ਆਹ ਇੱਕ ਮਾਰਟ ਹੈਗਾ ਹੈ ਜਿੱਸ ਦਾ ਨਾਮ ਹੈਗਾ ਹੈ ਨਿਅਰ ਮਾਰਟ ਮਾਰਟ ਦੇ ਅੰਦਰ ਬਹੁਤ ਸਾਰਾ ਸਮਾਨ ਵਗੈਰਾ ਲੱਗਿਆ ਹੋਇਆ ਹੈ।

ਅ ਇੱਥੇ ਗਰਾਉਂਡ ਬਣੀ ਹੋਈ ਐ ਜਿੱਥੇ ਬਹੁਤ ਸਾਰੇ ਮੁੰਡੇ ਕ੍ਰਿਕਟ ਖੇਲ ਰਹੇ ਐ ਇੱਕ ਮੁੰਡਾ ਸਾਈਕਲ ਤੇ ਖੜਾ ਹੈਗੈ।

ਫੋਟੋਸਟੇਟ ਮਸ਼ੀਨ ਵੀ ਇੱਥੇ ਰੱਖੀ ਹੋਈ ਹੈ ਡੰਮੀ ਵੀ ਲੱਗੀਆਂ ਹੋਈਆਂ ਜਿਨਾਂ ਦੇ ਗਲੇ ਵਿੱਚ ਹਾਰ ਪਵਾਏ ਹੋਏ ਐ ਲਾਈਟ ਵੀ ਲੱਗੀਆਂ ਹੋਈਆਂ ਇੱਥੇ।

ਪਾਨੀ ਵਾਲੀ ਬੋਤਲ ਵੀ ਟੇਬਲ ਦੇ ਓੱਤੇ ਰੱਖੀ ਹੋਈਏ ਇੱਕ ਕੁਰਸੀ ਦੇ ਓੱਤੇ ਟਾਵਲ ਪਿਆ ਹੋਇਆ ਚਿੱਟੇ ਰੰਗ ਦਾ।

ਜਿੱਸ ਦੇ ਓੱਤੇ ਕੁੜੀਆਂ ਬੈਠੀਆਂ ਹੋਈਆਂ ਸਵਿੱਚ ਵਗੈਰਾ ਵੀ ਬਣਿਆ ਹੋਇਆ।

ਆਹ ਇੱਕ ਗੱਡੀਆਂ ਦਾ ਸ਼ੋਰੂਮ ਹੈ ਜਿੱਥੇ ਬਹੁਤ ਸਾਰੀ ਗੱਡੀਆਂ ਲੱਗੀਆਂ ਹੋਈਆਂ ਨੀਲੇ ਰੰਗ ਤੇ ਕਾਲੇ ਰੰਗ ਦੀ ਗੱਡੀ ਲੱਗੀ ਹੋਈ ਏ।

ਐ ਇੱਕ ਮੋਬਾਇਲ ਦਾ ਸ਼ੋਰੂਮ ਹੈ ਜਿੱਥੇ ਲਿਖਿਆ ਓਲਡ ਮੋਬਾਇਲ ਆਰ ਅਵੇਲੇਬਲ ।

ਇੱਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਐਂ ਬਹੁਤ ਸਾਰੇ ਬੂਟੇ ਵੀ ਇੱਥੇ ਬਣੇ ਹੋਏ ਐ।

ਮੰਗਲ ਸੁਤਰ ਵੀ ਲੱਗਿਆ ਹੋਇਆ ਤੇ ਟਾਪਸ ਵਗੈਰਾ ਵੀ ਲੱਗੇ ਹੋਏ ਆ ਇਥੇ ਬਹੁਤ ਸਾਰੇ।

ਬਹੁਤ ਸਾਰੀ ਲਾਈਟਾਂ ਵਗੈਰਾ ਵੀ ਲੱਗੀਆਂ ਹੋਸਪਿਟਲ ਦੇ ਅੰਦਰ ਹੋਸਪਿਟਲ ਵਾਲੀ ਕੁੜੀ ਖੜੀ ਏ ਜਿਹਨੇ ਹੱਥ ਵਿੱਚ ਬੈਗ ਫੜਿਆ ਹੋਇਐ।

ਬਹੁਤ ਸਾਰੇ ਬੁਰਸ਼ ਵਗੈਰਾ ਵੀ ਰੱਖੇ ਹੋਏ ਆ ਸ਼ੈਮਪੂ ਵੀ ਟੰਗੇ ਹੋਏ ਆ ਇਥੇ--

ਵੀ ਲੱਗੇ ਹੋਏ ਆ ਬਹੁਤ ਸਾਰੇ ਇੱਥੇ ਡਾਈਪਰ ਵੀ ਰੱਖੇ ਹੋਏ ਐ ਚੋਕਲੇਟ ਦਾ ਡੱਬਾ ਲੱਗਿਆ ਹੋਇਐ ਇੱਕ ਇੱਥੇ।

ਇਹ ਇੱਕ ਦੁਕਾਨ ਹਿਗੀਆ ਦੁਕਾਨ ਦੇ ਅੰਦਰ ਬਹੁਤ ਸਾਰੇ ਮੈਟ ਰੱਖੇ ਹੋਇਆ ਸਟੂਲ ਵੀ ਲੱਗੇ ਹੋਇਆ।